Okay bye ਪਹਿਲੀ ਜਨਵਰੀ ਸਾਲ ਦੇ ਪਹਿਲੇ ਦਿਨ ਨੂੰ ਦੁਨੀਆ ਭਰ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਹੈ। ਲੋਕ ਆਪਣੇ ਹਿਸਾਬ ਨਾਲ ਜ਼ੋਰ ਸ਼ੋਰ ਅਤੇ ਮੌਜ ਮਸਤੀ ਦੇ ਨਾਲ ਸਵਾਗਤ ਕਰਦੇ ਹਨ। ਇਹ ਜਸ਼ਨ ਨਵੇਂ ਮੌਕਿਆਂ

ਇਕੱਤੀ ਦੰਸਬਰ ਦੀ ਰਾਤ ਲੋਕ ਇਕੱਠੇ ਮਿਲਕੇ ਨਵਾਂ ਸਾਲ ਦੀ ਸਵਾਗਤ ਵਿੱਚ ਜੁੱਟ ਜਾਂਦੇ ਹਨ।

ਇਸ ਦਿਨ ਗਾਣੇ ਗਾਉਣ, ਨੱਚਣ, ਟੱਪਣ ਅਤੇ ਪਾਰਟੀਆਂ ਰਾਹੀਂ ਜਤਾਉਂਦੇ ਹਨ। ਕੁੱਝ ਲੋਕ ਮੰਦਿਰਾਂ ਗੁਰਦੁਆਰਿਆਂ ਆਦਿ ਵਿੱਚ ਇਕੱਠੇ ਹੋ ਕੇ ਪ੍ਰਮਾਤਮਾ ਦੀ ਉਸਤਤ ਕਰਦੇ ਹੋਏ ਸ਼ਬਦ ਕੀਰਤਨ, ਭਜਨ ਗਾਇਨ, ਨਵੇਂ ਸਾਲ ਦਾ ਸਵਾਗਤ ਕਰਨਾ ਪਸੰਦ ਕਰਦੇ ਹਨ। ਅੱਜ ਕੱਲ੍ਹ ਇਹ ਦਿਨ ਲਗਭਗ ਹਰ ਕੰਪਨੀ, ਸਕੂਲ ਅਤੇ ਕਾਲਜਾਂ ਵਿੱਚ ਮਨਾਇਆਂ ਜਾਂਦਾ ਹੈ। ਭਾਰਤ ਦੇ ਹਰ ਪ੍ਰਾਂਤ ਦੇ ਲੋਕ ਇਸ ਦਿਨ ਦਾ ਭਰਪੂਰ ਆਨੰਦ ਮਾਣਦੇ ਹਨ। ਬਹੁਤ ਸਾਰੇ ਸ਼ਹਿਰਾਂ ਵਿੱਚ ਇਸ ਦਿਨ ਆਤਿਸ਼ਬਾਜ਼ੀਆਂ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਦਿਖਾਇਆਂ ਜਾਂਦਾ ਹੈ। ਜਿਸਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਆਉਣ ਵਾਲੇ ਸਾਲ ਲਈ ਨਵੇਂ ਮੁੱਦੇ ਬਣਾਉਣਾ, ਨਵੇਂ ਸਾਲ ਦੇ ਸੁਨੇਹਿਆਂ ਦਾ ਆਦਾਨ ਪ੍ਰਦਾਨ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 ਨਵੇਂ ਸਾਲ ਦੇ ਆਗਮਨ ਤੇ ਲੋਕ ਇੱਕ ਦੂਜੇ ਨੂਮ ਦਿਲ ਤੋਂ ਵਧਾਈਆ ਦਿੰਦੇ ਹਨ। ਉਹ ਪਿਛਲੇ ਸਾਲ ਨੂੰ ਅਲਵਿਦਾ ਕਹਿੰਦੇ ਹਨ ਅਤੇ ਇਸ ਦੀਆਂ ਸਾਰੀਆਂ ਪੂਰੀਆਂ ਯਾਦਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਨ।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 ਪਹਿਲੀ ਜਨਵਰੀ ਸਾਲ ਦੇ ਪਹਿਲੇ ਦਿਨ ਨੂੰ ਦੁਨੀਆ ਭਰ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਹੈ। ਲੋਕ ਅਗਲੇ ਸਾਲ ਦਾ ਜ਼ੋਰ ਸ਼ੋਰ ਅਤੇ ਮੌਜ ਮਸਤੀ ਦੇ ਨਾਲ ਸਵਾਗਤ ਕਰਦੇ ਹਨ। ਇਹ ਜਸ਼ਨ ਨਵੇਂ ਮੌਕਿਆਂ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

ਕੀਰਤਨ, ਭਜਨ ਗਾਇਨ, ਨਵੇਂ ਸਾਲ ਦਾ ਸਵਾਗਤ ਕਰਨਾ ਪਸੰਦ ਕਰਦੇ ਹਨ। ਅੱਜ ਕੱਲ੍ਹ ਇਹ ਦਿਨ ਲਗਭਗ ਹਰ ਕੰਪਨੀ, ਸਕੂਲ ਅਤੇ ਕਾਲਜਾਂ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਹਰ ਪ੍ਰਾਂਤ ਦੇ ਲੋਕ ਇਸ ਦਿਨ ਦਾ ਭਰਪੂਰ ਆਨੰਦ ਮਾਣਦੇ ਹਨ। ਬਹੁਤ ਸਾਰੇ ਸ਼ਹਿਰਾਂ ਵਿੱਚ ਇਸ ਦਿਨ ਆਤਿਸ਼ਬਾਜ਼ੀਆਂ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਦਿਖਾਇਆਂ ਜਾਂਦਾ ਹੈ। ਜਿਸਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਆਉਣ ਵਾਲੇ ਸਾਲ ਲਈ ਨਵੇਂ ਮੁੱਦੇ ਬਣਾਉਣਾ, ਨਵੇਂ ਸਾਲ ਦੇ ਸੁਨੇਹਿਆਂ ਦਾ ਆਦਾਨ ਪ੍ਰਦਾਨ greeting card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

ਹਰ ਨਵਾਂ ਸਾਲ ਹਰ ਇੱਕ ਲਈ ਨਵੀਆਂ ਉਮੀਦਾਂ, ਨਵੇਂ ਸੁਪਨੇ ਅਤੇ ਨਵੇਂ ਵਾਅਦਿਆਂ ਦਾ ਪ੍ਰਤੀਕ ਹੈ। ਲੋਕ ਆਉਣ ਵਾਲੇ ਸਾਲ ਵਿੱਚ ਆਪਣੀ ਵਧੀਆ ਜੀਵਨ ਲਈ ਪ੍ਰਾਰਥਨਾਵਾਂ ਕਰਦੇ ਹਨ। ਨਵੇਂ ਸਾਲ ਦਾ ਦਿਨ ਹਰ ਇੱਕ ਲਈ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 ਪਹਿਲੀ ਜਨਵਰੀ ਸਾਲ ਦੇ ਪਹਿਲੇ ਦਿਨ ਨੂੰ ਦੁਨੀਆ ਭਰ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਹੈ। ਲੋਕ ਅਗਲੇ ਸਾਲ ਦਾ ਜ਼ੋਰ ਸ਼ੋਰ ਅਤੇ ਮੌਜ ਮਸਤੀ ਦੇ ਨਾਲ ਸਵਾਗਤ ਕਰਦੇ ਹਨ। ਇਹ ਜਸ਼ਨ ਨਵੇਂ ਮੌਕਿਆਂ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

ਸ਼ਬਦ ਕੀਰਤਨ, ਭਜਨ ਗਾਇਨ, ਨਵੇਂ ਸਾਲ ਦਾ ਸਵਾਗਤ ਕਰਨਾ ਪਸੰਦ ਕਰਦੇ ਹਨ। ਅੱਜ ਕੱਲ੍ਹ ਇਹ ਦਿਨ ਲਗਭਗ ਹਰ ਕੰਪਨੀ, ਸਕੂਲ ਅਤੇ ਕਾਲਜਾਂ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਹਰ ਪ੍ਰਾਂਤ ਦੇ ਲੋਕ ਇਸ ਦਿਨ ਦਾ ਭਰਪੂਰ ਆਨੰਦ ਮਾਣਦੇ ਹਨ। ਬਹੁਤ ਸਾਰੇ ਸ਼ਹਿਰਾਂ ਵਿੱਚ ਇਸ ਦਿਨ ਆਤਿਸ਼ਬਾਜ਼ੀਆਂ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਦਿਖਾਇਆਂ ਜਾਂਦਾ ਹੈ। ਜਿਸਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਆਉਣ ਵਾਲੇ ਸਾਲ ਲਈ ਨਵੇਂ ਮੁੱਦੇ ਬਣਾਉਣਾ, ਨਵੇਂ ਸਾਲ ਦੇ ਸੁਨੇਹਿਆਂ ਦਾ ਆਦਾਨ ਪ੍ਰਦਾਨ greeting card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

ਹਰ ਨਵਾਂ ਸਾਲ ਹਰ ਇੱਕ ਲਈ ਨਵੀਆਂ ਉਮੀਦਾਂ, ਨਵੇਂ ਸੁਪਨੇ ਅਤੇ ਨਵੇਂ ਵਾਅਦਿਆਂ ਦਾ ਪ੍ਰਤੀਕ ਹੈ। ਲੋਕ ਆਉਣ ਵਾਲੇ ਸਾਲ ਵਿੱਚ ਆਪਣੀ ਵਧੀਆ ਜੀਵਨ ਲਈ ਪ੍ਰਾਰਥਨਾਵਾਂ ਕਰਦੇ ਹਨ। ਨਵੇਂ ਸਾਲ ਦਾ ਦਿਨ ਹਰ ਇੱਕ ਲਈ

ਪਹਿਲੀ ਜਨਵਰੀ ਸਾਲ ਦੇ ਪਹਿਲੇ ਦਿਨ ਨੂੰ ਦੁਨੀਆ ਭਰ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਹੈ। ਲੋਕ ਅਗਲੇ ਸਾਲ ਦਾ ਜ਼ੋਰ ਸ਼ੋਰ ਅਤੇ ਮੌਜ ਮਸਤੀ ਦੇ ਨਾਲ ਸਵਾਗਤ ਕਰਦੇ ਹਨ। ਇਹ ਜਸ਼ਨ ਨਵੇਂ ਮੌਕਿਆਂ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

ਸ਼ਬਦ ਕੀਰਤਨ, ਭਜਨ ਗਾਇਨ, ਨਵੇਂ ਸਾਲ ਦਾ ਸਵਾਗਤ ਕਰਨਾ ਪਸੰਦ ਕਰਦੇ ਹਨ। ਅੱਜ ਕੱਲ੍ਹ ਇਹ ਦਿਨ ਲਗਭਗ ਹਰ ਕੰਪਨੀ, ਸਕੂਲ ਅਤੇ ਕਾਲਜਾਂ ਵਿੱਚ ਮਨਾਇਆ ਜਾਂਦਾ ਹੈ। ਭਾਰਤ ਦੇ ਹਰ ਪ੍ਰਾਂਤ ਦੇ ਲੋਕ ਇਸ ਦਿਨ ਦਾ ਭਰਪੂਰ ਆਨੰਦ ਮਾਣਦੇ ਹਨ। ਬਹੁਤ ਸਾਰੇ ਸ਼ਹਿਰਾਂ ਵਿੱਚ ਇਸ ਦਿਨ ਆਤਿਸ਼ਬਾਜ਼ੀਆਂ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਦਿਖਾਇਆਂ ਜਾਂਦਾ ਹੈ। ਜਿਸਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਆਉਣ ਵਾਲੇ ਸਾਲ ਲਈ ਨਵੇਂ ਮੁੱਦੇ ਬਣਾਉਣਾ, ਨਵੇਂ ਸਾਲ ਦੇ ਸੁਨੇਹਿਆਂ ਦਾ ਆਦਾਨ ਪ੍ਰਦਾਨ greeting card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 ਨਵੇਂ ਸਾਲ ਦੇ ਆਗਮਨ ਤੇ ਲੋਕ ਇੱਕ ਦੂਜੇ ਨੂੰ

ਕੁੜੰਕ ਮਚਾਈ ਰੱਖਦੇ ਸੀ ਇੱਕ ਭੁੱਖੀ ਲੋਮੜੀ ਜੰਗਲ ਵਿਚ ਏਧਰ ਓਧਰ ਘੁੰਮ ਰਹੀ ਸੀ ਅਚਾਨਕ ਓਹਦੀ ਨਜ਼ਰ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

ਪਰ ਉਹ ਕੋਸ਼ਿਸ਼ ਹਰ ਵਾਰ ਨਾਕਾਮ ਰਹੀ ਉਹ ਛਾਲ ਮਾਰ ਕੇ ਅੰਗੂਰ ਤੋੜਨ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹਨਾਂ ਸਫਲਤਾ ਨਹੀ ਮਿਲ ਸਕੀ

ਮੋਰਾਂ ਦੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਆਪਣੇ ਤਨ ਤੇ ਲਗਾ ਲਿਆ ਉਸਨੇ ਆਪਣੇ ਨਵੇਂ ਰੂਪ ਨੂੰ ਬਹੁਤ ਚੰਗਾ ਲੱਗਿਆ ਅਤੇ ਓਹਨੇ ਫੈਸਲਾ ਕੀਤਾ ਕਿ ਹੁਣ ਕਾਵਾਂ ਦੇ ਨਾਲ ਨਹੀਂ ਸਗੋਂ ਮੋਰਾਂ ਦੇ ਨਾਲ ਰੱਲ ਲਿਆ ਜਾਵੇ ਇਸ ਤੋਂ ਬਾਅਦ ਉਹ ਆਪਣੇ ਪੂਰੇ ਸਾਥੀਆਂ ਦਾ ਅਪਮਾਨ ਕਰਕੇ ਓਥੋਂ ਚਲਾ ਗਿਆ ਤੇ ਮੋਰਾਂ ਦੇ ਝੁੰਡ ਵਿਚ ਰਲਣ ਦੀ ਕੋਸ਼ਿਸ਼ ਕਰਨ ਲਗਿਆ ਹਾਲਾਂਕਿ ਮੋਰਾਂ ਦੇ ਫੌਰਨ ਪੁੱਛਣ ਤ ਤੇ ਓਹਨੇ ਮਨਾ ਕਰਤਾ ਕਿ ਇਹ ਮੈ ਨਹੀ ਕਰ ਪਾਵਾਂਗਾ ਫੇਰ ਵੀ ਇਕ ਵਾਰ ਇੱਕ ਕਾਂ ਬਹੁਤ ਸਾਵਧਾਨੀ ਨਾਲ ਅਜਿਹੇ ਬਾੜੇ ਵਿਚ ਚਲਾ ਗਿਆ ਜਿਥੇ ਮੋਰ ਘੁੰਮਦੇ ਹਨ ਓਥੇ ਉਸਨੇ ਉਹਨਾਂ ਦੇ ਬਹੁਤ ਸਾਰੇ ਖੰਭ ਡਿੱਗੇ ਹੋਏ ਦੇਖੇ ਕਾਂ ਨੇ ਇਹ ਖੰਭ ਆਪਣੀ ਪੂੰਛ ਉੱਪਰ ਬੰਨ ਲਏ ਅਤੇ ਆਕੜ ਕੇ ਮੋਰਾਂ ਦੇ ਕੋਲ ਜਾਣ ਲੱਗਿਆ ਉਹ ਖੁਦ ਨੂੰ ਇਕ ਸਮੁੰਦਰ ਮੋਰ ਸਮਝ ਰਿਹਾ ਸੀ ਜਦੋਂ ਮੋਰਾਂ ਕੋਲੋਂ ਪੁੱਛਿਆ ਤਾਂ ਉਹ ਉਸਨੂੰ ਬੇਈਮਾਨ ਸਮਝਣ ਲੱਗ ਗਏ ਇੱਕ ਲੰਬੇ ਕਦਮਾਂ ਨਾਲ ਉਸ ਕੋਲੋਂ ਦੂਰ ਹੋ ਗਏ ਤੇ ਉਸਨੂੰ ਚੁੰਜ ਮਾਰਨ ਲੱਗੇ ਉਸਦੀ ਨਕਲੀ ਖੰਭਾਂ ਨੋਚਣ ਲੱਗੇ ਅਤੇ ਉਸਦੀ ਬੇਅਦਬੀ ਕਰਨ ਲੱਗੇ ਬੇਅਦਬੀ ਕਰਦੇ ਕਰਦੇ ਇਕ ਕਾਂ ਨੇ ਬਹੁਤ ਸਾਰੇ ਮੋਰਾਂ ਨੂੰ ਖੰਭਾਂ ਦੇ ਨਾਲ ਇਕੱਠਾ ਕੀਤਾ ਤੇ ਉਸਨੂੰ ਆਪਣੇ ਤਨ ਦੇ ਨਾਲ ਘੁੱਟ ਕੇ ਫੜ ਲਿਆ, ਫੜਦੇ ਫੜਦੇ ਉਹ ਇੱਕ ਅਜਿਹੇ ਜੰਗਲ ਵਿਚ ਜਾ ਪਹੁੰਚੇ ਇਕ ਸ਼ਹਿਰ ਵਿਚ ਦੋ ਮਿੱਤਰ ਰਹਿੰਦੇ ਸਨ। ਇਕ ਤੋਂ ਇਕ ਵੱਧ ਕੇ ਦੋਨੋ ਪਾ ਬੁੱਧੀ ਸੀ ਤੇ ਇਕ ਧਰਮ ਬੁੱਧੀ ਚਲਾਕ ਧਰਮ ਬੁੱਧੀ ਨੂੰ ਬਾ ਬੁੱਧੀ ਨੂੰ ਸਾਰਾ ਧਨ ਹੜੱਪਣ ਦੀ ਤਰਕੀਬ ਬਣਾਈ ਉਹਨਾਂ ਦੋਨਾਂ ਨੇ ਕਿਹਾ ਦੋਸਤ ਮੈਨੂੰ ਲੱਗ ਰਿਹਾ ਹੈ, ਕਿ ਆਪਣਾ ਸਾਰਾ ਧਨ ਆਪਣੇ ਘਰ ਚ ਰੱਖਣਾ ਸੁਰੱਖਸ਼ਿਤ ਨਹੀ ਹੈ ਅਸੀਂ ਆਪਣਾ ਧਨ ਜੰਗਲ ਦੇ ਕਿਸੇ ਅਜਿਹੇ ਗੁਪਤ ਥਾਂ ਤੇ ਛੁਪਾਵਾਂਗੇ ਜਿਥੇ ਕਿਸੇ ਨੂੰ ਪਤਾ ਨਾ ਲੱਗ ਸਕੇ ਅਤੇ ਲੋੜ ਪੈਣ ਤੇ ਅਸੀ ਉਰ ਉਸਨੂੰ ਆਸਾਨੀ ਨਾਲ ਵਰਤ ਸਕੀਏ ਜਦੋਂ ਕ ਕਦੇ ਸਾਨੂੰ ਧਨ ਦੀ ਲੋੜ ਪਵੇਗੀ ਅਸੀਂ ਜਾ ਕੇ ਕੱਢ ਲਵਾਂਗੇ ਧਰਮ ਬੁੱਧੀ ਸਹਿਮਤ ਹੋ ਗਿਆ

ਇੱਕ ਦਿਨ ਧਰਮ ਬੁੱਧੀ ਗਿਆ ਅਤੇ ਟੋਏ ਵਿੱਚੋਂ ਉਸਨੇ ਸਾਰਾ ਧਨ ਕੱਢ ਲਿਆ ਇਹ ਗੱਲ ਧਰਮ ਬੁੱਧੀ ਨੂੰ ਬਹੁਤ ਹੀ ਜ਼ਿਆਦਾ ਬੁਰੀ ਲੱਗੀ ਇਕ ਕਿਸਾਨ ਰਹਿੰਦਾ ਸੀ ਓਥੇ ਉਸ ਕੋਲ ਇੱਕ ਬਿੱਲੀ ਅਤੇ ਇੱਕ ਭੇਡੂ ਸੀ ਕਿਸਾਨ ਜਦੋਂ ਕੰਮ ਤੋਂ ਘਰ ਆਉਂਦਾ ਤਾਂ ਬਿੱਲੀ ਭੱਜ ਕੇ ਉਸ ਦੇ ਉੱਪਰ ਆ ਜਾਂਦੀ

ਉਸਨੂੰ ਖਾਣ ਨੂੰ ਰੋਟੀ ਦਿੰਦਾ ਭੇਡੂ ਦਾ ਅਜਿਹਾ ਕੀਤਾ ਹੋਇਆ ਸੀ ਕਿ ਇਹ ਪਿਆਰ ਕੀਤਾ ਜਾਵੇ ਤੇ ਰੋਟੀ ਖਲਾਈ ਜਾਵੇ। ਇਕ ਦਿਨ ਜਦੋ ਕਿਸਾਨ ਖੇਤ ਤੋਂ ਘਰ ਆਇਆ ਤਾਂ ਭੇਡੂ ਭੱਜਦਾ ਹੋਇਆ ਉਸਦੇ ਕੋਲ ਆ ਗਿਆ ਉਸਨੇ ਉਸਦਾ ਹੱਥ ਚੱਟਿਆ ਉਸਦੀਆਂ ਲੱਤਾਂ ਨਾਲ ਆਪਣਾ ਸ਼ਰੀਰ ਰਗੜਿਆ ਕਿਸਾਨ ਨੂੰ ਇੱਕ ਸਮਝ ਨਹੀ ਆ ਰਿਹਾ ਸੀ ਉਸਨੇ ਉਸਦੀ ਉਡੀਕ ਕਰਨ ਲੱਗ ਗਿਆ ਉਡੀਕ ਕਰਦੇ ਕਰਦੇ ਓਹਨੇ ਸੋਚਿਆ ਕਿ ਹੁਣ ਅੱਗੇ ਕੀ ਹੋਵੇਗਾ ਜਦ ਅੱਗੇ ਦਾ ਸਮਾਂ ਆਇਆ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 ਡਿੱਗਦੇ ਹੀ ਉਸਨੂੰ ਅਜਿਹੀ ਚੋਟ ਲੱਗੀ ਕਿ ਉਸਨੂੰ ਸਮਝ ਹੀ ਨਾ ਆਇਆ ਮੇਰੇ ਨਾਲ ਕੀ ਹੋ ਰਿਹਾ ਸੀ ਕਿਸਾਨ ਦੇ ਪੁੱਤਰ ਨੇ ਜਦੋਂ ਦੇਖਿਆ ਤੇ ਕਿ ਭੇਡੂ ਨੇ ਉਸਦੇ ਪਿਤਾ ਨੂੰ ਜਖਮੀ ਕਰ ਦਿੱਤਾ ਹੈ ਉਸਨੇ ਭੇਡੂ ਨੂੰ ਜਮੀਨ ਤੇ ਸੁੱਟ ਦਿੱਤਾ ਤੇ ਫੜ ਕੇ ਚੰਗਾ ਕੁੱਟਾਪਾ ਚਾੜ੍ਹਿਆ ਚੁੰਬਕ ਨਾਲ ਫੜ ਕੇ

ਕਿ ਤੁਸੀ ਕੀ ਤਰਕੀਬ ਸੋਚੀ ਹੈ ਉਸਨੂੰ ਛੱਡਣ ਬਾਰੇ ਉਹ ਨਦੀ ਤੇ ਗਏ ਅਤੇ ਬਹੁਤ ਹੌਲੀ ਹੌਲੀ ਆਪਣੀ ਪੂੰਛ ਪਾਣੀ ਵਿਚ ਡੋਬਣ ਲੱਗ ਗਏ ਪਸ਼ੂ ਨੇ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 ਉਸਦੀ ਪਿੱਠ ਤੇ ਹੋਰ ਅੱਗੇ ਆ ਆ ਕੇ ਗਰਦਨ ਤੱਕ ਪਹੁੰਚ ਗਈ ਸਿਰ ਤੇ ਜਾਨ ਲੱਗੀ ਲੋਮੜੀ ਹੋਰ ਡੁੱਬਦੀ ਜਾ ਰਹੀ ਸੀ ਤੇ ਡੁਬਦੀ ਡੁਬਦੀ ਉਸਨੂੰ ਪਤਾ ਹੀ ਨਾ ਚੱਲਿਆ ਉਹ ਕਦੋਂ ਉਸਦੇ ਅੰਦਰ ਹੀ ਪਹੁੰਚ ਗਈ ਜਾ ਕੇ ਤਲਾਬ ਇੰਨਾ ਡੂੰਘਾ ਸੀ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

ਪਾਣੀ ਵਿਚ ਡੁੱਬਕੀ ਲਗਾ ਦਿੱਤੀ ਕਿਨਾਰੇ ਤੇ ਭੱਜ ਗਏ ਤੇ ਲੋਮੜੀ ਦੂਜੀ ਜਗ੍ਹਾ ਤੋਂ ਪਾਣੀ ਚ ਬਾਹਰ ਆ ਗਈ ਭੇੜੀਏ ਨੇ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 ਭੇੜੀਏ ਨੇ ਤੁਰੰਤ ਨਦੀ ਚ ਛਾਲ ਮਾਰ ਦਿੱਤੀ ਡੂੰਘੀ ਡੁਬਕੀ ਲਾਈ ਤੇ ਇਕ ਸੋਚ ਕੇ ਦੇਰ ਤੱਕ ਪਾਣੀ ਚ ਬੈਠਾ ਰਿਹਾ। ਉਸਦੇ ਸ਼ਰੀਰ ਨਾਲ ਚਿਪਕੇ ਹੋਏ ਸਾਰੇ ਪਸ਼ੂ ਮਰ ਜਾਣਗੇ ਪਰ ਓਹਨੂੰ ਕੀ ਪਤਾ ਸੀ, ਉਸਦੀ ਇਹ ਸੋਚ ਉਸਦੇ ਕੰਮ ਨਾ ਆਵੇਗੀ ਉਹ ਪਾਣੀ ਤੋਂ ਬਾਹਰ ਆਇਆ।

ਇੱਕ ਸ਼ੇਰ ਓਥੇ ਸੋ ਰਿਹਾ ਸੀ ਇੱਕ ਚੂਹਾ ਉਸਦੇ ਸ਼ਰੀਰ ਤੋਂ ਭਿੱਜ ਗਿਆ, ਸ਼ੇਰ ਜਾਗ ਗਿਆ ਤੇ ਉਸਨੇ ਚੂਹੇ ਨੂੰ ਫੜ ਲਿਆ ਚੂਹਾ ਉਸਦੀ ਤਰ੍ਹਾਂ ਕਾਰਨ ਨਾਲ ਗਿੱਲਾ ਹੋ ਗਿਆ ਸੀ ਤੇ ਓਹਨੇ ਫੜ ਕੇ ਕਿਹਾ ਮੈਨੂੰ ਛੱਡ ਦੇਵੋ, ਚੂਹੇ ਨੇ ਕਿਹਾ ਜੇਕਰ ਤੁਸੀ ਮੈਨੂੰ ਛੱਡ ਦੇਵੋਗੇ ਤਾਂ ਮੈ ਵੀ ਤੁਹਾਡੇ ਕੰਮ ਆਵਾਂਗਾ ਸ਼ੇਰ ਸੁਣ ਕੇ ਹੱਸ ਪਿਆ ਭਲਾ ਚੂਹਾ ਕਿਸੇ ਦੇ ਕੰਮ ਕਿਵੇਂ ਆ ਸਕਦਾ ਹੈ ਫੇਰ ਵੀ ਉਸਨੇ ਚੂਹੇ ਨੂੰ ਛੱਡ ਦਿੱਤਾ ਕੁਛ ਸਮੇ ਬਾਅਦ ਸ਼ਿਕਾਰੀਆਂ ਨੇ ਸ਼ੇਰ ਨੂੰ ਫੜ ਲਿਆ ਅਤੇ ਰੱਸੀਆਂ ਨਾਲ ਉਸਨੂੰ ਇੱਕ ਦਰਖਤ ਦੇ ਨਾਲ ਬੰਨ ਦਿੱਤਾ ਉਸਨੂੰ ਦਰਖਤ ਦੇ ਨਾਲ ਬੰਨਦੇ ਹੋਏ ਕਿਹਾ, ਕਿ ਹੁਣ ਤੈਨੂੰ ਕੌਣ ਬਚਾਵੇਗਾ?

ਪਹੁੰਚ ਕੇ ਓਹਨੇ ਆਪਣੇ ਦੰਦਾਂ ਨਾਲ ਰੱਸੀ ਨੂੰ ਕੱਟ ਦਿੱਤਾ ਤੇ ਸ਼ੇਰ ਨੂੰ ਅਜਾਦ ਕਰ ਦਿੱਤਾ ਚੂਹਾ ਸ਼ੇਰ ਨੂੰ ਆਖਣ ਲੱਗਿਆ ਤੈਨੂੰ ਯਾਦ ਹੈ ਨਾ ਮੇਰੇ ਇੱਕ ਕਹਿਣ ਤੇ ਮੈ ਕਦੀ ਵੀ ਆ ਸਕਦਾ ਹਾਂ ਤੇਰੇ ਕੰਮ ਤੇ ਤੂੰ ਹੱਸ ਪਿਆ ਸੀ ਤੇ ਇਹ ਗੱਲ ਸੁਣ ਕੇ ਸ਼ੇਰ ਬਹੁਤ ਹੀ ਜ਼ਿਆਦਾ ਉਦਾਸ ਹੋਇਆ ਪਰ ਹੁਣ ਦੇਖੋ ਚੂਹਾ, ਭੈਣ ਜੀ ਸਤਿ ਸ੍ਰੀ ਅਕਾਲ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਜੇ। ਬਸ ਜੀ ਵਧੀਆ। ਤੁਸੀਂ ਸੁਣਾਓ। ਵਧੀਆ ਵਧੀਆ ਪਛਾਣ ਲਿਆ ਜੀ l

ਹਾਂ ਜੀ ਹੋਰ ਸੁਣਾਓ। ਵਧੀਆ ਵਧੀਆਂ ਤੁਸੀਂ ਸੁਣਾਓ ਹੋਰ ਘਰ ਸਭ ਠੀਕ।

ਸਭ ਵਧੀਆ ਜੀ ਮਾਤਾ ਜੀ ਠੀਕ ਐ? ਹਾਂਜੀ ਮਾਤਾ ਜੀ ਬਿਲਕੁਲ ਠੀਕ-ਠਾਕ ਐ। ਤੁਸੀਂ ਸੁਣਾਓ ਤੁਹਾਡੇ ਮਾਤਾ ਜੀ ਠੀਕ ਐ? ਹਾਂਜੀ-ਹਾਂਜੀ ਸਭ ਠੀਕ ਆ ਜੀ। ਸਭ ਠੀਕ ਆ। ਚਲੋ ਵਾਹਿਗੁਰੂ ਜੀ ਦੀ ਕਿਰਪਾ ਹੀ ਰਹਿਣੀ ਚਾਹੀਦਾ ਆ। ਹੋਰ ਸੁਣਾਓ। ਭੈਣ ਜੀ ਇਹ ਜਿਹੜਾ ਸੋਡਾ ਦਿਵਾਲੀ ਦਾ ਤਿਉਹਾਰ ਐ ਉਹ ਆ ਰਿਹਾ ਹਨਾ।

ਤੁਹਾਨੂੰ ਪਤਾ ਇਹ ਜਿਹੜਾ ਦਿਵਾਲੀ ਦਾ ਤਿਉਹਾਰ ਐ ਰੋਸ਼ਨੀ ਦਾ ਤਿਉਹਾਰ ਐ। ਐਸ ਦਿਨ ਹਰ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਬੱਚਾ -ਬੱਚਾ ਮਿਠਾਈ ਖਵਾਉਂਣ ਡਿਆ ਹੁੰਦਾ ਸਾਰੇ ਆਪਣੇ ਸਕੇ-ਸੰਬੰਧੀਆਂ ਦੇ ਘਰ ਮਿਠਾਈ ਦਾ ਡੱਬਾ ਲੈ ਕੇ ਜਾ ਰਹੇ ਹੁੰਦੇ ਨੇ।

ਬਸ ਆ ਤੇ ਸਾਰਿਆਂ ਦਾ ਇੱਕ ਮਨਪਸੰਦ ਤਿਉਹਾਰ ਆ ਬੱਚਿਆਂ ਦਾ ਵੀ ਜਿਸ ਤਰ੍ਹਾਂ ਪਟਾਕਿਆਂ ਕਰਕੇ ਪ੍ਰਸਿੱਧ ਆ, ਰੋਸ਼ਨੀ ਕਰਕੇ ਪ੍ਰਸਿੱਧ ਆ। ਤੁਹਾਨੂੰ ਪਤਾ ਹੀ ਆ ਕਿੰਨਾ ਚਾਅ ਹੁੰਦਾ ਤੇ ਤੁਹਾਨੂੰ ਪਤਾ ਇਹਦਾ ਪਿਛੋਕੜ ਕੀ ਸੀ। ਨਹੀਂ ਜੀ ਦੱਸੋ ਭੈਣ ਜੀ ਤੁਸੀਂ। ਲੈ ਤੁਹਾਨੂੰ ਪਤਾ ਹੀ ਨਹੀਂ ਐ ਇਹ ਸ਼੍ਰੀ ਰਾਮ ਚੰਦਰ ਜੀ ਜਦੋਂ ਬਨਵਾਸ ਕੱਟ ਕੇ ਚੌਦਾਂ ਸਾਲ ਦਾ ਵਾਪਿਸ ਆਏ ਸੀ ਨਾ ਆਯੋਧਿਆ

ਅਹ ਇਸ ਕਰਕੇ ਮਨਾਇਆ ਜਾਂਦਾ। ਅੱਛਾ ਜੀ ਮੈਂ ਸੁਣਿਐਂ ਇਸ ਬਾਰੇ ਪਰ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਸੀਗਾ।

ਹਾਂਜੀ ਮੈਂ ਕਿਹਾ ਜਦੋਂ ਸ਼੍ਰੀ ਰਾਮ ਚੰਦਰ ਜੀ ਚੌਂਦਾ ਸਾਲ ਦਾ ਬਨਵਾਸ ਕੱਟਣ ਗਏ ਸੀ ਤੇ ਜਦੋਂ ਉਹ ਉਥੋਂ ਵਾਪਿਸ ਆਏ ਸੀ ਤੇ ਉਸ ਖੁਸ਼ੀ ਦੇ ਵਿੱਚ ਫਿਰ ਲੋਕੀ ਯਾਦ ਦੇ ਵਿੱਚ ਉਨ੍ਹਾਂ ਦੇ ਨਾਲ ਮਨਾਂਦੇ ਨੇ ਤਿਉਹਾਰ,

ਤੇ ਤੁਹਾਨੂੰ ਹੋਰ ਕੁਝ ਪਤਾ ਇਹ ਦੇ ਬਾਰੇ